ਹਮ ਬਿਲਕੁਲ ਚਾਕ ਮੇਰੀ ਗੱਲ ਸੁਨ ਹੁਣ ਮੈਂ nextfestival ਜਿਹੜਾ ਵੀ ਆਏਗਾ ਮੈ ਕਰਦੀ ਆ ਫੇਰ ਹੁਣ ਮੈਨੂੰ ਕੀ giftplan ਕਰ ਰਹੀ ਹਾਂ ਤੇਰੇ ਨਾਲ, ਕਿ gift ਦੇ ਰਿਹਾ ਮੈਨੂੰ ਤੂੰ ਦੀਵਾਲੀ ਤੇ ਤੂੰ ਦੱਸ ਹੋਏ ਦੂਰ ਮੈਨੂੰ ਕੀ ਆ ਤੂੰ ਦੱਸ ਮੈਨੂੰ gift ਕੀ ਦੇ ਰਿਹਾ ਤੂੰ ਬਟਾਲੇ ਵਾਲੀ side ਆ ਨਾ ਇੱਕ ਪੰਜਾਬੀ traditional suit ਈ ਲੈ ਆਈ ਮੇਰੇ ਵਾਸਤੇ

ਹਮ ਬਿਲਕੁਲ ਚਲ ਤੂੰ ਛੁੱਟੀ ਦੀ plan ਕਰ ਬਾਕੀ ਤੈਨੂੰ ਮੈਂ ਫੇਰ ਕਾਲ ਕਰਦੀ ਆ ਫੇਰ ਗੱਲ ਕਰਦੇ ਆ bye bye ਕਿੱਧਰ ਨੂੰ ਚੱਲਣਾ ਈ, ਬੰਤਿਆ? ਲਾਹੌਰੀ ਦਰਵਾਜ਼ੇ ਵੱਲ ਨੂੰ ਚੱਲੀਏ ਕਿ ਪੁਤਲੀ ਘਰ ਨੂੰ ਚੱਲ ਰਹਿਣ ਦੇ ਇਹਨਾਂ ਸੋਚਾਂ ਨੂੰ ਜਾਣ ਦੇ ਜਿੱਧਰ ਨੂੰ ਜਾਂਦਾ ਐ ਰਿਕਸ਼ਾ ਉਹ ਆ ਗਿਆ ਈ ਮੋੜ। ਜੇ ਤਾਂ ਚੱਲਦਾ ਗਿਆ ਸਿੱਧਾ ਤਾਂ ਪਹੁੰਚ ਜਾਵਾਂਗੇ ਆਪਾਂ ਲਾਹੌਰੀ ਦਰਵਾਜ਼ੇ, ਤੇ ਫੇਰ ਉੱਥੋਂ ਲੋਹਗੜ੍ਹ ਜੇ ਉੱਥੇ ਵੀ ਨਾ ਮਿਲੀ ਸਵਾਰੀ ਤਾਂ ਖਲੋਵਾਂਗੇ ਹਾਥੀ ਦਰਵਾਜ਼ੇ ਦੇ ਅੰਦਰ

ਲੈ ਬਈ ਬੰਤਿਆ, ਆ ਹੀ ਗਿਆ ਮੋੜ ਅਤੇ ਅਗਲਾ ਚੌਂਕਾ ਭੌਂਦਾ ਜਾ ਹੀ ਰਿਹਾ ਉੱਧਰ ਨੂੰ ਤੇ ਲੈ ਫੇਰ ਮੁੜ ਗਿਆ ਇਹ ਪੁਤਲੀ ਘਰ ਦੀ ਰਾਹ ਵੱਲ, ਯਾਦ ਹੈ ਨਾ ਬੰਤਿਆ, ਜਦੋਂ ਤਾਰੋ ਵਿਆਹੀ ਹੋਈ ਆਈ ਸੀ ਤਾਂ ਉਹਦੇ ਉੱਤੇ ਨਜ਼ਰ ਈ ਨਹੀਂ ਸੀ ਟਿਕਦੀ ਭੋਲਾ ਜਿਹਾ ਮੂੰਹ ਸੀ, ਮੈਨੂੰ ਉਦੋਂ ਈ ਅੰਦਰੋਂ ਖ਼ਿਆਲ ਆਇਆ ਸੀ ਕਿ ਐਨੀ ਚੰਗੀ ਕਿਸਮਤ ਨਾ ਸੀ ਮੇਰੀ ਪਰ ਮਿਹਰ ਹੋ ਗਈ ਸੀ, ਵਾਹਿਗੁਰੂ ਦੀ, ਟਾਂਗਿਆਂ ਉੱਤੇ ਆਏ ਸੀ ਅਸੀਂ ਡੋਲਾ ਲੈ ਕੇ ਤੇ ਘਰ ਪਹੁੰਚਦਿਆਂ-ਪਹੁੰਚਦਿਆਂ ਤਕਾਲਾਂ ਪੈ ਗਈਆਂ ਸਨ, ਪਰ ਬੰਤਿਆ ਕਿਹੜੇ ਵਹਿਣਾਂ ਵਿੱਚ ਵਹੀ ਜਾਨਾਂ ਐਂ, ਛੱਡ ਹੁਣ ਪੁਰਾਣੀਆਂ ਗੱਲਾਂ, ਬੀਤ ਗਈਆਂ ਸੋ ਬੀਤ ਗਈਆਂ, ਅਗਲੀ ਸੋਚ ਹੁਣ। ਪਿੱਛਾ ਤਾਂ ਕੀ ਸੌਰਨਾ ਏ ਹੁਣ ਅੱਗਾ ਸੁਆਰ ਲੈ ਜੇ ਸੌਰਦਾ ਈ ਉਂਜ ਲਾਹੀ ਜਾਨਾਂ ਐਂ ਆਪਣੀ ਵਾਹ ਲੈ ਆ ਗਿਆ ਈ ਚੌਕ ਪੁਤਲੀ ਘਰ ਦਾ, ਕਰਦੇ ਖੜ੍ਹਾ ਰਿਕਸ਼ਾ ਐਸ ਨੁੱਕਰ ਉੱਤੇ ਤੁਰਿਆ ਆਉਂਦਾ ਈ ਸਾਮ੍ਹਣਿਓਂ ਦਿਆਲਾ। ਬੜਾ ਖਿੜਿਆ ਹੋਇਆ ਹੈ ਅੱਜ ਤਾਂ ਉਹ ਕੀ ਗੱਲ ਐ ਦਿਆਲਿਆ, ਬੜਾ ਖ਼ੁਸ਼ ਐਂ ਅੱਜ ਤਾਂ ਕਾਹਦੀ ਖ਼ੁਸ਼ੀ ਹੈ, ਉਂਜ ਈ ਜ਼ਰਾ ਖ਼ੁਸ਼ ਰਹੀਦਾ ਹੈ, ਅੱਛਾ ਮੈਨੂੰ ਵੀ ਦੱਸ ਦੇ ਕੋਈ ਗੁਰ ਗੁਰ ਕੋਈ ਨਹੀਂ, ਬੱਸ ਊਂਈ ਦਿਲ ਟਕਾਣੇ ਰੱਖੀਦਾ ਹੈ। ਕਿੱਧਰੋਂ ਆਇਐਂ ਸਵਾਰੀ ਲਿਆਂਦੀ ਸੀ ਇੱਕ ਖ਼ਾਲਸਾ college ਵੱਲੋਂ ਪਰਲੀ ਗਲੀ ਵਿੱਚ ਛੱਡ ਕੇ ਆਇਆਂ ਉਏ ਕਿਹੜੀ ਸਵਾਰੀ, ਉਹੀ ਤਾਂ ਨਹੀਂ ਪ੍ਰੋਫ਼ੈਸਰ ਦੀ। ਉਹੋ ਈ ਕਿ ਸਵੇਰੇ ਛੱਡ ਆਈਦਾ ਹੈ, ਦੁਪਹਿਰੇ ਲੈ ਕੇ ਆਈਦਾ ਉਂਜ ਤਾਂ ਛੁੱਟੀਆਂ ਨੇ ਅੱਜ-ਕੱਲ੍ਹ ਪਰ ਕੋਈ ਪਾਰਟੀ ਸੀ ਉੱਥੇ ਬਈ ਟਹੁਰ ਬੜੀ ਐ ਉਹਦੀ, ਸੌਂਹ ਗੁਰ ਦੀ। ਹੋਵੇ ਕਿਉਂ ਨਾ ਆਪਣਾ ਕਮਾਉਂਦੀ ਐ, ਮੌਜਾਂ ਕਰਦੀ ਐ ਇੱਕ ਸਵਾਰੀ ਸਾਡੇ ਵੱਲ ਨੂੰ ਆ ਰਹੀ ਸੀ, ਅਸੀਂ ਦੋਵੇਂ ਈ ਅੱਗੇ ਹੋਏ ਪਰ ਉਹ ਬੰਦਾ ਬਾਂਹ ਹਿਲਾ ਕੇ ਅਗਾਂਹ ਨੂੰ ਲੰਘ ਗਿਆ ਚੱਲ ਜਾਣ ਦੇ ਸੁ। ਤੇ ਹੋਰ ਕੀ ਲੋਕਾਂ ਕੋਲ ਖਾਣ ਨੂੰ ਤਾਂ ਪੈਸਾ ਹੈ ਨਹੀਂ ਜਾਣ ਦੇ ਸੁ ਤੇ ਹੋਰ ਕੀ ਲੋਕਾਂ ਕੋਲ ਖਾਣ ਨੂੰ ਪੈਸਾ ਤਾਂ ਹੈ ਨੀ ਪਈ ਜਿਨ੍ਹਾਂ ਕੋਲ ਹੈਗਾ ਐ, ਉਹਨਾਂ ਕੋਲ ਬਹੁਤ ਐ। ਸਾਨੂੰ ਕੀ ਬੰਤਿਆ ਕਿਸੇ ਕੋਲ ਬਹੁਤਾ ਹੋਵੇ, ਥੋੜ੍ਹਾ ਹੋਏ ਆਪਾਂ ਤਾਂ ਆਪਣੀ ਕਮਾਈ ਖਾਣੀ ਐ ਠੀਕ ਐ ਵੀਰ ਮੇਰਿਆ, ਮਿਹਨਤ ਮੁਸ਼ੱਕਤ ਕਰ~ ਕਰਾਂਗੇ ਤੇ ਖਾਵਾਂਗੇ, ਬੈਠੇ-ਬਿਠਾਇਆਂ ਤਾਂ ਸਾਨੂੰ ਕਿਤੋਂ ਨਹੀਂ ਆ ਜਾਣਾ ਰੋਣਾ ਤਾਂ ਇਹੋ ਹੈ, ਤੇ ਫੇਰ ਵੀ ਪੂਰੀ ਨਹੀਂ ਪੈਂਦੀ, ਹੱਡ ਟੁੱਟ ਜਾਂਦੇ ਐ ਰਾਤ ਤੀਕ ਪਰ ਢਿੱਡ ਭਰਨ ਜੋਗੇ ਵੀ ਪੈਸੇ ਨਹੀਂ ਬਣਦੇ ਫੇਰ ਵੀ ਦਿਆਲਿਆ, ਡੰਗ ਸਾਰੀ ਜਾਨੇ ਆਂ ਹੁਣ ਨਹੀਂ ਸਰਨਾ ਡੰਗ, ਮਹਿੰਗਾਈ ਵੱਲ ਤਾਂ ਦੇਖ, ਕੀ ਵੇਖਾਂ? ਮੈਨੂੰ ਤਾਂ ਕੁਛ ਪਤਾ ਨਹੀਂ ਪਈ ਇਹ ਹੋ ਕੀ ਰਿਹਾ ਹੈ ਹੋਣਾ ਕੀ ਐ, ਬੱਸ ਗਰਕਣ ਵਾਲੀ ਹੀ ਐ ਦੁਨੀਆ ਫੇਰ ਅਸੀਂ ਦੋਵੇਂ ਚੁੱਪ ਕਰ ਗਏ, ਕੁਝ ਸੋਚਦੇ ਰਹੇ, ਥੋੜ੍ਹੀ ਦੇਰ ਪਰ ਸੋਚਣਾ ਕੀ ਸੀ ਅਸੀਂ ਐਵੇਂ ਝੁਰਨ ਵਾਲੀ ਗੱਲ ਸੀ। ਜਦੋਂ ਕਦੀ ਮੇਰੀ ਇਹੋ-ਜਿਹੀ ਹਾਲਤ ਹੁੰਦੀ ਐ, ਮੈਂ ਰਿਕਸ਼ਾ ਚਲਾਣ ਲੱਗ ਪੈਨਾਂ ਹੈ, ਭਾਵੇਂ ਸਵਾਰੀ ਬੈਠੀ ਹੋਵੇ, ਭਾਵੇਂ ਨਾ ਰਿਕਸ਼ਾ ਚਲਾਂਦਿਆਂ ਮੈਂ ਸਗੋਂ ਬਹੁਤ ਸੋਚਦਾਂ, ਪਰ ਮੇਰਾ ਦਿਲ ਨਹੀਂ ਡੋਲਦਾ ਉਸ ਵੇਲੇ, ਇੰਜ ਜਾਪਦਾ ਹੈ ਜਿਵੇਂ ਹਵਾ ਵਿੱਚ ਉਡਾਰੀਆਂ ਮਾਰ ਰਿਹਾ ਹੋਵਾਂ।

ਤੇ ਹੁਣ ਆ ਰਿਹਾ ਸੀ ਉਹ ਵਾਪਸ ਕਵੇਲਾ ਹੋਈ ਜਾਂਦਾ ਹੈ, ਗੱਡੀ late ਹੋ ਗਈ, ਅੱਧਾ ਘੰਟਾ ਤਾਂ ਬਾਹਰ ਦੇ ਸੰਗਲ ਕੋਲ ਹੀ ਖੜ੍ਹੀ ਰਹੀ ਚੱਲ ਕੋਈ ਨਾ, ਹੁਣ ਪਹੁੰਚ ਈ ਜਾਣਾ ਹੈ ਤੂੰ ਮਿਲ ਗਿਆ, ਹੁਣ ਕਾਹਦੀ ਚਿੰਤਾ,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

ਅੱਖਾਂ ਤਾਂ ਮੇਰੀਆਂ ਵੀ ਬਣਨ ਵਾਲੀਆਂ ਨੇ ਪਰ ਮੈਂ ਘਰਵਾਲੀ ਨੂੰ ਕਿਹਾ, ਪਹਿਲਾਂ ਤੂੰ ਬਣਵਾ ਲੈ ਮੇਰਾ ਤਾਂ ਹਾਲੀਂ ਸਰੀ ਜਾਂਦਾ ਏ, ਪਰ ਤੈਨੂੰ ਤਾਂ ਊਈਂ ਨਹੀਂ ਦੀਂਹਦਾ ਕੁਛ ਠੀਕ ਬਣ ਗਈਆਂ ਅੱਖਾਂ doctor ਤਾਂ ਕਹਿੰਦਾ ਠੀਕ ਐ, ਸਭ ਕੁਛ। ਬਈ ਬੜਾ ਈ ਸਿਆਣਾ ਏ doctor ਉਂਜ ਵੀ ਰੱਜ ਕੇ ਸੋਹਣਾ ਏ, ਹਸੂੰ-ਹਸੂੰ ਕਰਦਾ ਰਹਿੰਦਾ ਏ ਹਰ ਵੇਲ਼ੇ ਬੱਸ ਹੋਰ ਤਾਂ ਸਾਨੂੰ ਕੋਈ ਤਕਲੀਫ਼ ਨਹੀਂ ਉੱਥੇ, ਇੱਕ ਆਹ ਜਿਹੜੇ ਉੱਪਰਲੇ ਕੰਮ ਕਰਨ ਵਾਲੇ ਨੇ ਬੜਾ ਤੰਗ ਕਰਦੇ ਐ। ਜਿੰਨਾ ਚਿਰ ਇਹਨਾਂ ਦੀ ਮੁੱਠੀ ਗਰਮ ਨਾ ਕਰੋ, ਇਹ ਗੱਲ ਹੀ ਨਹੀਂ ਸੁਣਦੇ, ਇੱਕ ਤਾਂ ਬੰਦਾ ਉਂਜ ਦੁਖੀ ਹੁੰਦਾ ਹੈ, ਦੂਜੇ ਇਹ ਕਰ ਦੇਂਦੇ ਹੈ ਹਾਂ ਇਹ ਤਾਂ ਮਾੜੀ ਗੱਲ ਐ। ਸਾਨੂੰ ਪਿੰਡ ਆਲਿਆਂ ਨੂੰ ਤਾਂ ਕੁਝ ਸਮਝਦੇ ਈ ਨਹੀਂ, ਇੱਕ ਤਾਂ ਮੁੱਛਦੇ ਐ ਸਾਡੀ ਅਰਗਿਆਂ ਨੂੰ ਤੇ ਦੂਜਾ ਟਿੱਚਰਾਂ ਕਰਦੇ ਹੈ ਕੋਈ ਆ ਜਾਏ ਨਾ gentleman ਕੋਟ ਪਤਲੂਨ ਵਾਲਾ ਉਹਦੇ ਅੱਗੇ ਜੀ-ਜੀ ਕਰਦੇ ਫਿਰਨਗੇ। ਸਾਨੂੰ ਕਹਿਣਗੇ ਪਰੇ ਹੋ ਜਾਹ, ਬਹਿ ਜਾ ਉੱਥੇ ਬੈਂਚ ਉੱਤੇ ਕੋਈ ਖ਼ੌਫ਼ ਨਹੀਂ ਰੱਬ ਦਾ ਇਹਨਾਂ ਨੂੰ ਚੱਲ ਤੁਹਾਡਾ ਦੁੱਖ ਤਾਂ ਕੱਟਿਆ ਈ ਗਿਆ। ਸ਼ੁਕਰ ਏ ਵਾਹਿਗੁਰੂ ਦਾ, ਲੱਖ-ਲੱਖ ਸ਼ੁਕਰ ਏ ਹੁਣ ਕਿਤੇ ਮੇਰੀਆਂ ਅੱਖਾਂ ਵੀ ਬਣ ਜਾਣ ਨਾ ਛੇਤੀ ਤੂੰ ਵੀ ਬਣਵਾ ਲਈਂ, ਥੋੜ੍ਹੇ ਚਿਰ ਪਿੱਛੋਂ ਬਣਵਾ ਈ ਲੈਣੀਆਂ ਨੇ ਹੁਣ, ਬੱਸ ਫੇਰ ਮੈਂ ਕਿਤੇ ਨਹੀਂ ਜਾਂਦਾ ਜਾਣਾ ਕਿੱਥੇ ਭਾਈਆ,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 ਇਹ ਦਿਨ ਵੀ ਭੁੱਲ ਜਾਣਗੇ, ਬੜਾ ਖੱਜਲ-ਖੁਆਰ ਹੋਣਾ ਪੈਂਦਾ ਏ ਹਸਪਤਾਲਾਂ ਵਿੱਚ ਸੁਣਦਾ ਰਿਹਾ, ਮੈਂ ਉਹਦੀਆਂ ਗੱਲਾਂ ਕਈ ਸਵਾਰੀਆਂ ਤਾਂ ਚੰਗਾ ਦਿਲ ਲਾ ਛੱਡਦੀਆਂ ਨੇ ਪਰ ਕਈ-ਕਈ ਤਾਂ ਕੂੰਦੀਆਂ ਈ ਨਹੀਂ ਕੁਛ।

ਕਦੀ-ਕਦੀ ਤਾਂ ਬੰਤਿਆ ਵਕਤ ਕੱਟਣਾ ਵੀ ਮੁਸ਼ਕਲ ਹੋ ਜਾਂਦਾ ਐ ਸਾਰਾ ਦਿਨ ਮੀਂਹ ਹੋਣ ਤਾਂ ਦਵਾਈ ਕਿੱਥੋਂ ਆਵੇਂ, ਕਿਵੇਂ ਬੀਤਦਾ ਹੈ ਵਕਤ ਇਹੋ ਜਿਹੇ ਵੇਲੇ ਬੱਸ, ਖੜ੍ਹ ਈ ਜਾਂਦਾ ਐ ਅੜ ਕੇ ਇੱਕ ਥਾਂ ਉੱਤੇ। ਰਿਕਸ਼ਾ ਵੀ ਤਾਂ ਖੜ੍ਹ ਜਾਂਦਾ ਐ ਕਦੀ-ਕਦੀ, ਫੇਰ ਚੱਲਦਾ ਨੀ ਭੋਰਾ ਵੀ ਜਦੋਂ ਠੀਕ ਹੋਵੇ, ਐਨ ਘੋੜੇ ਵਾਂਗੂੰ, ਤਾਂ ਰੁਕਦਾ ਈ ਨਹੀਂ ਬ੍ਰੇਕ ਲਾਇਆਂ ਵੀ ਉੱਡਦਾ ਐ ਫੇਰ ਤਾਂ ਹਵਾ ਵਿੱਚ, ਹਟ ਜਾ ਪਰੇ ਕਰਦਾ ਜਾਂਦਾ ਐ ਚੱਲੋਗੇ ਜੀ? ਲਾਰੰਸ road ਮੈਂ ਰਿਕਸ਼ਾ ਰੋਕ ਲਿਆ ਆਮ ਤੌਰ 'ਤੇ ਮੈਨੂੰ ਕਿਸੇ ਮੈਂ ਕਿਸੇ ਨੂੰ 'ਵਾਜ ਨਹੀਂ ਮਾਰਦਾ ਜਿਨ੍ਹੇ ਜਾਣਾ ਹੁੰਦਾ ਉਹ ਆਪੇ ਹੀ ਮਾਰਦਾ ਏ ਪਰ ਜਦੋਂ ਕਦੀ ਵੇਖੀਦਾ ਐ ਕਿ ਜਨਾਨੀ ਥੱਕੀ ਹੋਈ ਐ ਤੇ ਆਦਮੀ ਤੁਰੀ ਜਾਂਦਾ ਐ, ਬੇਪਰਵਾਹ ਜਿਹਾ ਤਾਂ ਫੇਰ ਜਿਹਦੇ ਬੱਚੇ ਹੋਣ ਨਾਲ ਤਾਂ ਰਿਕਸ਼ਾ ਹੌਲੀ ਕਰ ਲਈਦਾ ਐ, ਕਦੀ-ਕਦੀ ਪੁੱਛ ਵੀ ਲਈਦਾ ਹੈ ਕਿ ਚੱਲੋਗੇ ਜੀ ਇਹੋ ਜਿਹੇ ਵੇਲੇ ਕਦੀ ਘੱਟ ਈ ਨਾਂਹ ਹੁੰਦੀ ਐ ਬੰਦਾ ਤਾਂ ਵਡੇਰੀ ਉਮਰ ਦਾ ਜਾਪਦਾ ਹੈ, ਪਰ ਜਨਾਨੀ ਭਾਬੀ ਜੀ ਕਹਿੰਦੇ ਸੀ ਤੂੰ ਦੋ ਸਾੜ੍ਹੀਆਂ ਹੋਰ ਬਣਾ ਲੈ, ਮੈਂ ਕੀ ਕਰਨੀਆਂ ਨੇ, ਐਨੀਆਂ ਸਾੜ੍ਹੀਆਂ। ਇਹੋ ਤਾਂ ਦਿਨ ਨੇ ਤੇਰੇ ਪਾਵਣ-ਹੰਢਾਣ ਦੇ, ਚੰਗਾ ਪਾਇਆ ਕਰ, ਚੰਗਾ ਹੰਢਾਇਆ ਕਰ ਮੈਨੂੰ ਤਾਂ ਹੁਣ ਭੁੱਖ ਵੀ ਨੀ ਲੱਗਦੀ, ਪਤਾ ਨੀ ਕੀ ਗੱਲ ਹੈ ਖੇਡਿਆ-ਮੱਲ੍ਹਿਆ ਕਰ ਨਾ ਬੱਚਿਆਂ ਨਾਲ, ਤੂੰ ਤਾਂ ਊਈਂ ਬੁਲਾਂਦੀ ਨੀ।

ਫੇਰ ਰਾਜੂ ਵੀ ਕਿੱਡਾ ਵੱਡਾ ਹੋਈ ਜਾਂਦਾ ਏ ਉਮਰ ਏ ਨਾ ਉਸ ਦੀ ਵਧਣ-ਫੁੱਲਣ ਦੀ ਜਦੋਂ ਕਦੀ ਮੈਂ ਉਸਨੂੰ ਸਕੂਟਰ ਪਿੱਛੇ ਉਸ ਦੇ ਸਕੂਟਰ ਪਿੱਛੇ ਬੈਠਦੀ ਆਂ ਤਾਂ ਡਿੱਗਣ-ਡਿੱਗਣ ਕਰਦੀ ਆਂ, ਬਹੁਤ ਚਲਾਉਂਦਾ ਹੈ ਤੇਜ ਉਹ ਸਕੂਟਰ। ਤੂੰ ਹਮੇਸ਼ਾਂ ਕਾਰ 'ਚ ਹੀ ਜਾਇਆ ਕਰ ਕਿਤੇ, ਪਰਸੋਂ ਆ ਜਾਏਗੀ ਕਾਰ service ਹੋ ਕੇ ਕਾਰ ਭਾਵੇਂ ਖੜ੍ਹੀ ਹੋਵੇ, ਪਰ ਕਵੇਗਾ ਆਓ ਮੰਮੀ, ਬੈਠੋ ਮੇਰੇ ਸਕੂਟਰ ਉੱਤੇ ਤੁਹਾਨੂੰ ਘੁਮਾ ਲਿਆਵਾਂ ਚਾਅ ਨੀ ਲੱਥਾ ਹਾਲੇ ਉਹਨਾਂ ਦਾ।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

ਠੰਢੀ ਖੂਹੀ ਲੰਘ ਕੇ ਮੈਂ ਚੌਕ ਵਿੱਚੋਂ ਸੱਜ ਹੱਥ ਹੋ ਗਿਆ ਲਾਲ ਬੱਤੀ ਜਗ ਪਈ, ਮੈਂ ਚੌਕ ਦੇ ਅੱਧ ਵਿੱਚ ਪਹੁੰਚਿਆ ਛੇਤੀ-ਛੇਤੀ ਮੈਂ ਅੱਗੇ ਲੰਘਿਆ, ਲਾਰੰਸ road ਉੱਤੇ ਬੜੀ ਭੀੜ ਸੀ ਹੌਲੀ-ਹੌਲੀ ਲੰਘ ਗਿਆ ਮੈਂ ਅੱਗੇ। ਬਿਜਲੀ ਭਲਵਾਨ ਦੇ ਮੰਦਰ ਅੱਗੇ ਹੋ ਕੇ ਰੋਕ ਲਈ ਉਹਨਾਂ ਨੇ ਰਿਕਸ਼ਾ, ਇੱਕ ਰੁਪਏ ਦਾ ਨੋਟ ਫੜਾ ਕੇ ਉਹ ਮੰਦਰ ਵਿੱਚ ਚਲੇ ਗਏ, ਬਾਹਰੋਂ ਈ ਨਜ਼ਰ ਆ ਰਹੀ ਸੀ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੋਨੇ ਦੀ ਬੰਸਰੀ ਕਿੰਨੀ ਲਿਸ਼ਕ ਰਹੀ ਸੀ light ਵਿੱਚ। ਸੁਣਿਆ ਏ ਪਿੱਛੇ ਜਿਹੇ ਕੋਈ ਚੁਰਾ ਕੇ ਲੈ ਗਿਆ ਸੀ, ਸੋਨੇ ਦੀ ਇਹ ਬੰਸਰੀ ਕਿੰਨਾ ਵੱਡਾ ਪਾਪ ਕੀਤਾ ਸੀ, ਕਿਸੇ ਨੇ ਭਗਵਾਨ ਦੇ ਹੱਥੋਂ ਖੋਹ ਲਈ ਸੀ ਬੰਸਰੀ, ਸੋਨੇ ਦੀ ਨਰਕ 'ਚ ਹੀ ਜਾਊ ਇਹ ਜਿਹਾ ਬੰਦਾ। ਇੱਕ ਪਾਸੇ ਤਾਂ ਲੋਕ ਮੰਦਰ ਬਣਵਾਂਦੇ ਐ, ਦੂਸਰੇ ਪਾਸੇ ਏਸ ਤਰ੍ਹਾਂ ਦੇ ਵੀ ਬੰਦੇ ਐ ਜੋ ਭਗਵਾਨ ਦਾ ਵੀ ਲਿਹਾਜ਼ ਨਹੀਂ ਕਰਦੇ ਬੰਦਿਆਂ ਦੀ ਤਾਂ ਗੱਲ ਈ ਛੱਡੋ ਲੱਭ ਈ ਪਈ ਹੋਊ ਵੈਸੇ ਉਹ ਬੰਸਰੀ, ਸ਼ਾਇਦ ਨਾ ਹੀ ਲੱਭੀ ਹੋਵੇ ਫੇਰ ਇਹ ਕਿੱਥੋਂ ਆ ਗਈ ਹੁਣ ਵਾਲੀ। ਲੈ ਕੋਈ ਘਾਟਾ ਏ ਭਗਵਾਨ ਦੇ ਘਰ ਕਿਸੇ ਚੀਜ਼ ਦਾ ਜਿਹਨੂੰ ਸੇਵਾ ਕਰਨ ਦਾ ਇਹ ਮੌਕਾ ਦੇਵੇ, ਉਹ ਭੱਜ ਕੇ ਆਉਂਦਾ ਐ ਅੱਗੇ ਆਪਾਂ ਨੂੰ ਤਾਂ ਬੰਤਿਆ ਕਦੇ ਮੌਕਾ ਈ ਨਹੀਂ ਦਿੱਤਾ ਭਗਵਾਨ ਨੇ ਸੇਵਾ ਕਰਨ ਦਾ, ਸ਼ਰਧਾ ਤਾਂ ਬੜੀ ਐ ਸਾਡੇ ਮਨ ਵਿੱਚ ਵੀ। ਜੀਅ ਕਰਦਾ ਹੈ, ਸਭ ਕੁਝ ਛੱਡ-ਛਡਾ ਕੇ ਐਥੇ ਮੰਦਰ ਵਿੱਚ ਈ ਆ ਜਾਵਾਂ ਸੇਵਾ ਕਰਨ ਪਰ ਬੰਤਿਆ ਇਸ ਤਰ੍ਹਾਂ ਕੌਣ ਆਉਣ ਦੇਂਦਾ ਹੈ, ਨਾਲੇ ਬੀਵੀ-ਬੱਚਿਆਂ ਦਾ ਵੀ ਤਾਂ ਖ਼ਿਆਲ ਕਰ ਉਹ ਭੁੱਖੇ ਨਾ ਮਰ ਜਾਣਗੇ ਤੇਰੇ ਪਿੱਛੋਂ ਕੌਣ ਪੁੱਛੇਗਾ ਉਹਨਾਂ ਦੀ ਬਾਤ? ਚੱਲ ਇਹ ਜੀਵਨ ਤਾਂ ਲੰਘ ਗਿਆ ਔਖੇ-ਸੌਖੇ ਅਗਲੇ ਜਨਮ ਵਿੱਚ ਬਣ ਜਾਈਂ ਭਗਤ, ਫਿਰ ਕਰੀਂ ਭਗਵਾਨ ਦੀ ਸੇਵਾ ਲਾਹ ਲਈਂ ਰੀਝਾਂ ਦਿਲ ਦੀਆਂ, ਹੁਣ ਕਰੀ ਚੱਲ ਆਪਣਾ ਕੰਮ, ਟੇਕ ਮੱਥਾ ਬਾਹਰੋਂ ਈ ਮੂਰਤੀ ਨੂੰ ਮੰਗ ਲੈ ਜੇ ਕੁਝ ਮੰਗਣਾ ਈ। ਬੜੇ-ਬੜੇ ਧਨਵਾਨ ਆਉਂਦੇ ਹੈ ਇੱਥੇ ਮੁਰਾਦਾਂ ਮੰਗਣ, ਤੂੰ ਕਿਉਂ ਨਹੀਂ ਮੰਗਦਾ ਫੇਰ ਕਦੋਂ ਮੰਗੇਗਾ,

ਬਿਨਾਂ ਮੰਗਿਆਂ ਹੀ ਓਹ ਰਿਕਸ਼ਾ ਐਧਰ ਆ ਠੇਕਾ ਕਿੱਥੇ ਆ ਵਲੈਤੀ ਸ਼ਰਾਬ ਦਾ ਨੇੜੇ ਹੀ ਹੈ ਲੈ ਚੱਲ ਫੇਰ ਸਾਨੂੰ ਉੱਥੇ ਪਹਿਲਾਂ, ਫੇਰ ਚੱਲਾਂਗੇ ਕਿਤੇ ਹੋਰ। ਠੇਕਾ ਤਾਂ ਨੇੜੇ ਈ ਸੀ, ਉਹ ਦੋਵੇਂ ਉੱਤਰ ਗਏ ਤੇ ਜਾ ਵੜੇ ਦੁਕਾਨ ਵਿੱਚ, ਦੋ ਬੋਤਲਾਂ ਲੈ ਆਏ ਉਹ ਡੱਬਿਆਂ ਵਿੱਚ ਬੰਦ ਇੱਕ ਜਾਣੇ ਦੇ ਪੱਗ ਬੱਝੀ ਹੋਈ ਸੀ, ਦੂਸਰੇ ਦੇ ਲੰਮੇ-ਲੰਮੇ ਵਾਲ ਸਨ ਸਿਰ ਦੇ।

ਹਾਂਜੀ ma'am ਮੈਂ ਏਅਰਟੈਲ ਦੇ customer care ਤੋਂ ਬੋਲ ਰਹੀ ਹਾਂ ਮੇਰਾ ਨਾਂ ਰਣਜੀਤਾ ਆ ਏਅਰਟੈਲ ਵਿੱਚ ਤੁਹਾਡਾ ਸਵਾਗਤ ਆ, ਦੱਸਿਓ ਕਿ ਮੈਂ ਤੁਹਾਡੀ ਕਿੱਦਾਂ ਦੀ ਮਦਦ ਕਰ ਸਕਦੀ ਹਾਂ,

ਤਾਂਵਾਦ ਅਨੀਤਾ ਜੀ ਮੈਂ ਅਹ ਕੀ ਅਹ ਤੁਹਾਡਾ number ਜਾਣ ਸਕਦੀ ਹਾਂ ਹੁਣ।

ਧੰਨਵਾਦ ਅਨੀਤਾ ਜੀ ਹਾਂਜੀ ਦੱਸੋ ਤੁਹਾਡੀ ਕੀ ਪਰੇਸਾਨੀ ਹੈ? Ma'am ਏਅਰਟਲ ਵੱਲੋਂ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦੀ ਹਾਂ ਤੇ ਬੇਨਤੀ ਕਰਦੀ ਹਾਂ ਕਿ ਤੁਹਾਡੀ ਪਰੇਸਾਨੀ ਦਾ ਹੱਲ ਹੋ ਜਾਊਗਾ ਥੋੜ੍ਹੀ ਦੇਰ ਵਿੱਚ ਤੁਹਾਨੂੰ, ਬਸ ਤੁਹਾਨੂੰ ਥੋੜ੍ਹਾ wait ਕਰਨਾ ਪਊਗਾ, ਮੈਂ check ਕਰਕੇ system ਵਿੱਚ ਤੁਹਾਨੂੰ ਦੱਸਦੀ ਹਾਂ। ਹਾਂਜੀ ma'am ਕਰ ਰਹੀ ਹਾਂ ਥੋੜ੍ਹਾ ਸਮਾਂ ਥੋੜ੍ਹਾ ਜਿਹਾ time ਲੱਗੇਗਾ ma'am Ma'am ਜਿੱਦਾਂ ਕਿ ਮੈਂ ਵੇਖ ਪਾ ਰਹੀ ਹਾਂ ਹੁਣੇ ਤੁਸੀਂ ਇੱਕ link ਦੇ ਉੱਤੇ click ਕੀਤਾ ਸੀ ਇਸੇ ਕਰਕੇ ਤੁਹਾਡੇ ਅਹ ਪੰਜ ਸੌ ਰੁਪਏ ਕੱਟੇ ਗਏ ਨੇ ਤੁਸੀਂ caller tune ਦੀ service avail ਕੀਤੀ ਹੈ ਤਿੰਨ ਮਹੀਨੇ ਦੇ ਵਾਸਤੇ। ਨਹੀਂ ma'am ਸਾਡੇ system ਵਿੱਚ ਵਿਖਾ ਰਿਹਾ ਹੈ ਕਿ ਤੁਸੀਂ ਕੋਈ link ਵਿੱਚ click ਕੀਤਾ ਹੈ ਇਸ ਲਈ ਤਾਂ ਪੰਜ ਸੌ ਰੁਪਏ ਕੱਟੇ ਗਏ ਨੇ, Ma'am ਮੇਰੇ system ਵਿੱਚ ਤਾਂ ਇਹ ਹੀ ਦਿਖਾ ਰਿਹਾ ਹੈ, ਤੁਸੀਂ internet ਦੇ ਵਿੱਚ ਆਪਣੇ link ਤੇ click ਕੀਤਾ ਹੈ। ਅੱਛਾ ma'am ਮੈਂ check ਕਰਦੀ ਹਾਂ ਇੱਕ ਵਾਰੀ ਤੁਸੀਂ wait ਕਰਿਓ please ਹਾਂਜੀ ma'am ma'am ਥੋੜ੍ਹਾ ਜਿਹਾ ਥੋੜ੍ਹਾ ਜਿਹਾ ਸਮਾਂ ਲੱਗੇਗਾ ਅਹ please wait ਕਰਿਓ ਤੁਸੀਂ ਹਾਂ। ਅਹ ma'am ਮਾਫ਼ੀ ਚਾਹੁੰਦੀ ਹਾਂ ਸਾਡੇ system ਵਿੱਚ ਕੋਈ technical problem ਆ ਗਈ ਆ ਤੇ ਤੁਹਾਡਾ data ਹੁਣ show ਨੀ ਹੋ ਰਿਹਾ, Ma'am ਮੈਂ ਏਅਰਟੈਲ ਦੇ ਵੱਲੋਂ ਤੁਹਾਡੇ ਤੋਂ ਮਾਫ਼ੀ ਚਾਹੁੰਦੀ ਹਾਂ ma'am ਲੇਕਿੰਨ ਇਹ technique technical problem ਹੋ ਰਹੀ ਆ, ਥੋੜ੍ਹੀ ਦੇਰ wait ਕਰਿਓ please ਤੁਸੀਂ। Ma'am ਬਸ ਅਹ ਦੋ ਮਿੰਟ ਹੋਰ। Ma'am ਜਿੱਦਾਂ ਕਿ ਮੈਂ ਵੇਖ ਪਾ ਰਹੀ ਹਾਂ ਤੁਹਾਡੀ ਸਿਰਫ਼ internet ਇਸਤੇਮਾਲ ਨਹੀਂ ਕੀਤੀ ਹੈ ਤੁਸੀਂ ਸਹੀ ਬੋਲ ਰਹੇ ਸੀ ਤੁਸੀਂ ਅਹ ਸਾਡੇ ਵੱਲੋਂ ਹੀ ਕੋਈ technical problem ਉਹਦੀ ਕਰਕੇ ਹੀ ਤੁਹਾਡੇ ਪੈਸੇ ਕੱਟੇ ਗਏ ਨੇ। ਉਹ ਤੁਹਾਨੂੰ ਮਿਲ ਜਾਣਗੇ ਵਾਪਸ ਦੋ ਘੰਟਿਆਂ ਦੇ ਅੰਦਰ ਤੁਸੀਂ ਪਰੇਸਾਨ ਬਿਲਕੁਲ ਨਾ ਹੋਇਓ, ਹੋਰ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ। Ma'am ਕੀ ਮੈਂ ਜਾਣ ਸਕਦੀ ਹਾਂ ਕਿ ਤੁਹਾਡੇ ਤੋਂ ਪਹਿਲਾਂ ਪੈਸੇ ਕਦੋਂ ਕੱਟੇ ਸੀ। ਅੱਛਾ ma'am ਕੀ ਮੈਂ ਜਾਣ ਸਕਦੀ ਹਾਂ ਹੁਣ ma'am ਕਿ ਪੰਦਰਾਂ ਦਿਨ ਪਹਿਲਾਂ ਉਹ ਤੁਹਾਡੇ ਕਿੰਨੇ ਕੁ ਪੈਸੇ ਕੱਟੇ ਗਏ ਸੀ। ਅੱਛਾ ma'am ਮੈਂ ਹੁਣੇ check ਕਰਕੇ ਦੱਸਦੀ ਹਾਂ, ਤੁਸੀਂ ਸਾਡੇ ਨਾਲ ਬਣੇ ਰਹਿਓ ma'am ਕੀ ਮੈਂ ਤੁਹਾਡੀ call ਨੂੰ hold ਵਿੱਚ ਰੱਖ ਸਕਦੀ ਹਾਂ। ਹਾਂ ma'am ਤੁਸੀਂ ਨਿਸ਼ਚਿੰਤ ਰਹੋ ਜੇ ਸਾਡੇ ਵੱਲੋਂ disconnect ਹੋ ਵੀ ਗਿਆ phone ਸਾਡਾ, ਤਾਂ ਅਸੀਂ ਤੁਹਾਨੂੰ call back ਕਰਾਂਗੇ ma'am ਨਹੀਂ ma'am ਤੁਸੀਂ ਬੇਫ਼ਿਕਰ ਅਸੀਂ call back ਕਰਾਂਗੇ disconnect ਹੀ ਹੋ ਗਿਆ ਤੋ ਅਹ ਅੱਛਾ ਚਲੋ ਮੈਂ ਤੁਹਾਡਾ call hold ਵਿੱਚ ਨਹੀਂ ਰੱਖਦੀ Ma'am ਜਿੱਦਾਂ ਕਿ ਮੈਂ ਵੇਖ ਪਾ ਰਹੀ ਹਾਂ ਤੁਹਾਡੇ ਤਿੰਨ ਸੌ ਰੁਪਏ ਦੀ caller tune ਦੀ service ਪਹਿਲਾਂ ਵੀ ਲਈ ਸੀ ਤੁਸੀਂ। ਨਹੀਂ ma'am ਤੁਸੀਂ ਬਿਲਕੁਲ ਬੇਫ਼ਿਕਰ ਰਹੋ ma'am ਮੈਂ ਤੁਹਾਡੀ ਸਿਕਾਇਤ ਨੂੰ ਅੱਗੇ forward ਕਰ ਦਿੱਤੀ ਹੈ ਤੁਹਾਡੀ ਇਹ ਵਾਲੀ amount ਵੀ ਵਾਪਸ ਆ ਜਾਣਗੇ, ਬਸ ਤੁਸੀਂ ਸਾਡੇ ਨਾਲ ਬਣੇ ਰਹਿਓ please ਜੀਓ ਵਿੱਚ port ਨਾ ਕਰਿਓ ਆਪਣੇ number ਨੂੰ।

ਜੀ ma'am ਅੱਗੇ ਤੋਂ ਤੁਹਾਨੂੰ ਕੋਈ ਸਿਕਾਇਤ ਦਾ ਮੌਕਾ ਨਹੀਂ ਮਿਲੇਗਾ ma'am ਕੀ ਇਹਨੂੰ ਛੱਡ ਕੇ ਮੈਂ ਤੁਹਾਡੀ ਹੋਰ ਕੋਈ ਤਰੀਕੇ ਦੀ ਮਦਦ ਕਰ ਸਕਦੀ ਹਾਂ। Ma'am ਤੁਸੀਂ ਬੇਫ਼ਿਕਰ ਰਹਿਓ ਤੁਹਾਡੀ complaint ਮੈਂ ਅੱਗੇ forward ਕਰ ਦਿੱਤੀ ਆ ਹੁਣ ਤੋਂ ਏਦਾਂ ਨਹੀਂ ਹੋਊਗਾ। ਅਹ ma'am ਇਹਨੂੰ ਛੱਡ ਕੇ ਕੁਛ ਹੋਰ ਜਾਣਕਾਰੀ ਚਾਹੀਦੀ ਹੈ ਤੁਹਾਨੂੰ?

Ma'am ਏਅਰਟਲ ਵਿੱਚ call ਕਰਨ ਦੇ ਵਾਸਤੇ ਤੁਹਾਡਾ ਧੰਨਵਾਦ, ਤੁਹਾਡਾ ਦਿਨ ਚੰਗਾ ਹੋਵੇ। ਠੀਕ ਹੈ ਆਸ਼ਾਵਲੀ ਕਹਾਣੀ ਸੁਣਾਉਣ ਲੱਗਿਆਂ ਸੁਣ ਘਰੇ ਤਾਂ ਮੈਨੂੰ ਕਹਿਣਗੇ ਚਿ~ ਹੱਕ ਦੇ ਵਿੱਚ ਚੱਟਣੀ ਕੁਟਣਾ ਤੇ ਬੇਸ਼ੁਮਾਰ ਕਰਨਾ ਹਜੇ ਤਾਂ ਸ਼ੁਕਰ ਹੈ ਮੈਂ ਪੱਗ ਬੰਨਦਾ ਸੀ ਮੋਨਾ ਨਹੀਂ ਸੀਗਾ l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 ਇਹ ਸੂਰਤ ਵਿੱਚ ਦਿਮਾਗ ਖ਼ਰਾਬ ਹੋ ਜਾਂਦਾ ਇਸ ਸੂਰਤ ਵਿੱਚ ਇਕੱਲੇ ਬਾਪੂ ਦੇ ਜਾਣ ਤੋਂ ਵਿਹੜੇ ਵਿੱਚ ਉੱਚੀ ਉੱਚੀ ਆਪਣੇ ਆਪ ਨੂੰ ਬਾਪੂ ਨੂੰ ਕਹਿ ਦੇਣਾ ਬਾਪੂ ਨੇ ਵੀ ਬੇਟੇ ਦੇ ਦੇਣੀ ਪਰ ਕਿਸਮਤ ਨਾਲ ਇੱਕ ਮੁੰਡੇ ਨਾਲ ਬਾਪੂ ਰੱਖ ਲਿਆ ਦੂਜੇ ਬੇਬੇ ਨੇ ਪੰਜ ਸਾਲ ਬਾਅਦ ਆਪਣਾ ਇੱਕ ਬਾਪੂ ਨਾਲ ਰਹਿੰਦਾ ਸੀ ਉਹਨਾਂ ਦੋਹਾਂ ਦਾ ਜੀਆਂਂ ਦਾ accident ਵਿੱਚ ਮੌਤ ਹੋ ਗਈ l ਉਹਦੇੇ ਘਰ ਵਿੱਚ ਸਿਰਫ਼ ਇੱਕ ਧੀ ਸੀ, ਸੀਰਤ ਜਿਹੜੀ ਉੱਨੀ ਵੀਹ ਸਾਲ ਦੀ ਹੋ ਚੁੱਕੀ ਸੀਗੀ ਉਸਦੀ ਮੰਮੀ ਤੇ ਡੈਡੀ ਦੀ ਵੀ ਮੌਤ ਹੋ ਚੁੱਕੀ ਸੀ ਬਾਰਾਂ ਕੁ ਸਾਲ ਦੀ ਉਸਦੀ ਉਮਰ ਸੀ ਇਸ ਲਈ ਹੁਣ ਉਹ ਦਾਦਾ ਪੋਤੀ ਦੇ ਘਰ ਰਹਿੰਦੀ l ਬਾਪੂ ਦਾ ਦੂਜਾ ਮੁੰਡਾ ਬੇਬੇ ਪਿੰਡ ਵਿੱਚ ਦੂਜੇ ਪਾਸੇ ਰਹਿੰਦਾ, ਉਸਦੇ ਬਾਪੂ ਨਾਲ ਜਮਾਂ ਵੀ ਨੀ ਬਣਦੀ ਸੀ। ਇਸ ਕਰਕੇ ਬਸ ਕਦੇ ਕਦਾਈ ਉਹ ਆਪ ਜਾਣ ਲੱਗਦੀ ਨਾਂ ਹੀ ਉਹ ਕਦੇ ਵਰਤਦੀ। ਪਰ ਬਾਪੂ ਦਾ ਦੂਜਾ ਮੁੰਡਾ ਉਹਦੀ ਇੱਛਾ ਅਨੁਸਾਰ ਬਾਪੂ ਦੇ ਕੋਲ ਆਪਣੇ ਉਹਨੂੰ ਪਿਆਰ ਵੀ ਕਰਦਾ, ਮਿਲਣ ਵੀ ਰੋਜਾਨਾ ਘਰ ਆਇਆ ਜਾਇਆ ਕਰਦਾ ਬਾਪੂ ਕੋਲ ਤਿੰਨ ਕਿੱਲੇ ਜ਼ਮੀਨ ਸੀਗੀ l

ਇੱਟ ਕੁੱਤੇ ਦੀ ਵੈਰ ਵਾਲੀ ਗੱਲ ਨਾ ਸੀ ਮੰਨਦੇ ਦਾਦਾ ਪੋਤੀ ਨੂੰ ਸਿੱਧੇ ਮੂੰਹ ਨਾਲ ਬੁਲਾਉਂਦਾ, ਨਾ ਪੋਤੀ ਇਸ ਪੈਣਾ ਚਾਹੁੰਦੀ ਸੀ ਇੱਕ ਦੂਜੇ ਨੂੰ ਤੇ ਜੇ ਕਿਤੇ ਮਨ ਹੁੰਦੇ ਦੋਵੇਂ ਮਰਦ ਹੁੰਦੇ ਤਾਂ ਦੋਵੇਂ ਰੁਜ਼ਾਨਾ ਪਤਾ ਨੀ ਕਿੰਨੀ ਵਾਰੀ ਇੱਕ ਦੂਜੇ ਦੇ ਸਿੱਤਰ ਮਾਰ ਮਾਰ ਕੇ ਸੋਇਆ ਕਰਦੇ। ਕੁੱਝ ਸਮੇਂ ਬਾਅਦ ਬਾਪੂ ਘਰ ਆ ਗਿਆ, ਉਸ ਤੋਂ ਬਾਅਦ ਉਹ ਨੂੰ ਉੱਚੀ ਬੋਲੀ ਬੁੜਿਆ ਤੇਰੀ ਦਵਾਈ ਲੈ ਕੇ ਆ ਵਾਹ ਨੀ ਧੀਏ ਸਾਰਾ ਪਿੰਡ ਉੱਥੇ ਸੇਵਾ ਕਰਨ ਜਾਂਦਾ ਹੈ ਤੇਰੇ ਲਈ ਨਾਂ ਤੇ ਆਵਾਂ। ਉੱਥੋਂ ਹੁਣੇ ਗੱਲ ਕਰਦੀ ਤੈਨੂੰ ਚਾਹ ਵੀ ਤੀਜੀ ਵਾਰ ਕਹਿ ਕੇ ਦਿੰਦੀ ਤਾਂ ਮੌਤ ਪੈ ਜਾਂਦੀ ਹੈ ਮੰਦਿਰ ਤੋਂ ਲੰਗਰ ਭਾਲਦੀ ਹੈ, ਤੇਰੀ ਚਾਹ ਕਿਹੜਾ ਹੁੰਦੀ ਹੈ

ਫਿਰ ਪੁੱਛੇਗਾ ਨਹੀਂ ਅੱਛਾ ਫਿਰ ਹੋਰ ਨਹੀਂ ਲਾਵੇਂ ਕੀ ਕੰਮ ਕਰਾਇਆ ਕੀ ਦੱਸਣਾ ਆਪਾਂ ਕਦੇ ਕੋਈ ਚੀਜ਼ ਲੈਣੀ ਹੈ ਨਾ ਕੋਈ ਪਲਾਸਟਿਕ ਨਾ ਪੈਸਾ ਨਾ ਮੈਨੂੰ ਲੱਗਦਾ ਹੈ

ਸੌ ਦੀਆਂ ਤਾਂ ਟਿਊਬਾਂ ਵੀ ਨਵੀਆਂ ਪੈਣੀਆਂ ਹੈ ਹਜੇ ਕਹਿੰਦਾ ਸਾਡੇ ਦਿਮਾਗ ਦੇਖ ਲੈ ਗੱਲਾਂ ਕਰਦਾ ਹੈ ਤੇਰਾ ਕਿੰਨਾ ਕੁ ਦਿਮਾਗ ਹੈ ਉਸਨੂੰ ਦਸ ਦਿਨ ਹੋ ਗਏ ਨੇ ਮੇਰੇ ਝੱਗੇ ਵਿੱਚ ਖ਼ਿੱਸੇ ਵਿੱਚ ਜੰਗਲ ਪਾਣੀ ਜਾਂਦੇ ਰਾਤ ਵਿੱਚ ਕੋਈ ਪੈਸਾ ਨੀ ਹੈਗਾ ਉਹ ਕੀ ਹੋਣਾ ਸੀ ਮੈਨੂੰ ਸਮਝਿਆ ਇੱਕ ਨਹੀਂ ਆਉਂਦਾ। ਸਿਵਾ ਜੀ ਦੇ ਪਿਤਾ ਦਾ ਨਾਂ ਕੀ ਆਪਣੀ ਸਹੇਲੀਆਂ ਤੋਂ ਪੁੱਛ ਰਿਹਾ, ਕਾਫ਼ੀ ਮਗਰੋਂ ਬੈਠੀ ਉਹ ਕਹਿੰਦੀ ਸ਼ਾਹ ਜੀ, ਸੁਣਿਆ ਸ਼ਾਹ ਜੀ ਭੈਣ ਦੇਵੇ ਆਪਾਂ ਉਹੀ ਲਿਖਤਾ ਸਾਰਾ ਮੇਰਾ ਪੇਪਰ ਚੁੱਕ ਕੇ ਇੰਞ ਭੱਜਿਆ ਵੀ ਜਿਵੇਂ ਕਿਵੇਂ ਸਿਵਾ ਜੀ ਦੇ ਪਿਓ ਨੂੰ

ਇੰਞ ਤਾਂ ਕਹਿ ਕੇ ਬੁੜਿਆਂ ਨੇ ਮੇਰਾ ਭਰਾ ਉਸਨੂੰ ਆਉਂਦਾ ਜਾਂਦਾ ਕਰ ਲਿਆ ਉਹ ਤਾਂ ਪਤਾ ਹੈ ਕਿ ਅਗਲੀ ਪੀੜ੍ਹੀ ਤੋਂ ਬਾਅਦ ਮਿਲਿਆ ਹੋਵੇ ਗੱਲ ਦੱਸੀ ਹੋਵੇ ਮੈਂ ਭੁੱਲ ਜਾਂਦਾ ਹਾਂ ਉਹ ਕੀ ਹੋਣੀ ਹੈ ਕੀ ਬੁੜਿਆ ਤੇਰਾ ਪੇਪਰ ਇੱਕ ਦਿਨ ਨੀ ਕੰਜਰਾ ਕੰਡਕਟਰ ਮੁੰਡਿਆ ਨੂੰ ਬਸ 'ਚ ਬਿਠਾ, ਨੀ ਵੜਨ ਦਿੰਦਾ ਇਸ ਕਰਕੇ ਸਾਰੇ ਛੱਤ ਤੇ ਚੜ੍ਹ ਜਾਓ ਸਬਜ਼ੀਆਂ ਬੋਰੀਆਂ 'ਚ ਪਾਈਆਂ ਪਈਆਂ ਨੇ ਚਲੋ ਭੈਣਾ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 ਕਈ ਚੀਜ਼ਾਂ ਮਿਲ ਜਾਣਗੀਆਂ ਤੂੰ ਆਪੇ ਵੇਖ ਲਾ ਆਹ ਬਸ ਬਹੁਤ ਵਧੀਆ ਚੱਲਦੀ ਹੈ ਤੈਨੂੰ ਅਗਲੇ ਬਸ ਸਟੈਂਡ ਤੇ ਲਾਹ ਦੇਵਾਂਗੀ ਜੇ ਨਾ ਵੀ ਲਾਇਆ ਤਾਂ ਉਸ ਤੋਂ ਅਗਲੇ ਬਸ ਸਟੈਂਡ ਤੇ ਜ਼ਰੂਰ ਉੱਤਰ ਜਾਏਂਗਾ ਚਲੋ ਕੋਈ ਗੱਲ ਨੀ ਭਾਈ ਉਤਰ ਜਾਵਾਂਗੇ। ਆਹ ਵੇਖਦੇ ਕਿੰਨਾ ਸੋਹਣਾ ਮੌਸਮ ਆਉਂਦਾ ਹੈ ਇਹ ਗੱਲਾਂ ਕਰਦੇ ਕਰਦੇ ਬਸ ਵਿੱਚ ਮੈਨੂੰ ਨੀਂਦ ਆ ਗਈ, ਅਚਾਨਕ ਮੈਂ ਉੱਠਿਆ ਮੇਰਾ ਹੱਥ ਇੱਕ ਚੀਜ਼ ਤੇ ਲੱਗਿਆ ਮੈਨੂੰ ਇਉਂ ਲੱਗਿਆ ਜਿਵੇਂ ਕੋਈ bag ਰੱਖ ਗਿਆ ਹੋਵੇ ਪਰ ਨਹੀਂ ਇੱਕ ਮਾਤਾ ਦੀ ਗਠੜੀ ਸੀਗੀ ਮੈਂ ਮਾਤਾ ਨੂੰ ਗਠੜੀ ਦੇ ਕੇ ਦੱਸਿਆ ਮਾਤਾ ਜੀ ਤੁਹਾਡੀ ਗਠੜੀ ਰਹਿ ਗਈ l

ਤੁਹਾਨੂੰ ਤਾਂ ਧਿਆਇਆ ਹੀ ਨੀ ਜਾਂਦਾ ਜੇ ਵਾਕੇ ਤੂੰ ਹੈ ਤਾਂ ਕੋਈ ਨਵੀਂ ਗੱਲ ਕਰ ਲੱਭੀ ਕਿਉਂ ਨੀ ਜਾਂਦਾ ਥੋੜ੍ਹੀ ਕਦੇ ਵੀ ਜਾਂਦੀ ਹੈ ਫਿਰ ਅਸੀਂ ਅਗਲੇ ਪਾਸੇ ਦੇਖਿਆ ਧਿਆਨ ਦਿੱਤਾ ਕਿ ਮੈਂ ਟਿਕਟ ਕਟਵਾਉਣੀ ਭੁੱਲ ਗਿਆ ਮੈਂ ਕੰਡਕਟਰ ਨੂੰ ਆਵਾਜ਼ ਮਾਰੀ ਭਾਈ ਮੇਰੀ ਟਿਕਟ ਤਾਂ ਕੱਟ ਦੇ ਕਹਿੰਦਾ ਠੀਕ ਹੈ ਭਾਈ ਉਹਨੇ ਮੇਰੀ ਟਿਕਟ ਕੱਟ ਦਿੱਤੀ ਟਿਕਟ ਕੱਟਣ ਤੋਂ ਬਾਅਦ ਅਸੀਂ ਤਿੰਨਾਂ ਨੂੰ ਮੈਂ phone ਕਰਕੇ ਅਗਲੇ ਬਸ ਸਟੈਂਡ ਤੇ ਮਿਲਣ ਨੂੰ ਕਿਹਾ ਤੇ ਉਹ ਕਹਿੰਦੇ ਭਾਈ ਅਸੀਂ ਆ ਜਾਵਾਂਗੇ ਤੇ ਫਿਰ ਅਸੀਂ ਮੈਂ ਅਗਲੇ ਬਸ ਸਟੈਂਡ ਤੇ ਉੱਤਰਿਆ ਉਤਰਦੇ ਸਾਰ ਹੀ ਤਿੰਨੇ ਯਾਰ ਅਸੀਂ

ਚੰਗੇ ਜਿਹੇ ਢਾਬੇ ਤੇ ਰੋਟੀ ਖਾਂਦੇ ਹਾਂ ਚੰਗੇ ਜਿਹੇ ਢਾਬੇ ਤੇ ਰੋਟੀ ਖਾਣ ਵਾਸਤੇ ਅਸੀਂ ਨਿਕਲ ਪਏ ਨਿਕਲਦੇ ਢਾਬਾ ਥੋੜ੍ਹੀ ਕੁ ਦੂਰ ਸੀ ਥੋੜ੍ਹੀ ਕੁ ਦੂਰ ਪਹੁੰਚਦੇ ਹੀ ਢਾਬਾ ਆ ਗਿਆ ਉਸ ਢਾਬੇ ਨੂੰ order ਦਿੱਤਾ ਇੱਕ ਦਾਲ ਤੇ ਪਨੀਰ ਤੇ ਸਲਾਦ ਅਤੇ ਕੁੱਝ ਰੋਟੀਆਂ ਮੰਗਵਾ ਲਈਆਂ। ਰੋਟੀ ਖਾਂਦੇ ਖਾਂਦੇ ਧਿਆਨ ਆਇਆ ਵੀ ਆਪਣਾ ਇੱਕ ਬੈਲੀ ਤਾਂ ਰਹਿ ਹੀ ਗਿਆ ਹੈ।

ਗੱਲਾਂ ਬਾਤਾਂ ਕਰਦੇ ਕਰਦੇ ਸਾਨੂੰ ਧਿਆਨ ਆ ਗਿਆ ਸਾਕੇ ਦਾ।

ਕੋਈ ਆਖੇ ਚੰਗਾ ਕੰਮ ਕੀ ਹੋਇਆ ਕੋਈ ਕਹਿੰਦਾ ਮਾੜਾ ਹੋਇਆ ਇਹ ਤਾਂ ਰੱਬ ਜਾਣੇ ਚੰਗਾ ਹੋਇਆ ਕਿ ਮਾੜਾ ਹੋਇਆ ਫਿਰ ਗੱਲਾਂ ਕਰਦੇ ਕਰਦੇ ਸ਼ਾਮ ਪੈ ਗਈ ਸ਼ਾਮ ਨੂੰ ਅਸੀਂ ਆਪਦੇ ਘਰੋ ਘਰੀਂ ਚਲੇ ਗਏ l ਇੱਕ ਮੁੰਡਾ ਮੈਨੂੰ ਕਹਿੰਦਾ ਤੂੰ late ਹੋ ਗਿਆ ਅੱਜ ਮੇਰੇ ਘਰੇ ਪੈ ਜਾ ਮੈਂ ਕਿਹਾ ਚਲੋ ਉੱਥੇ ਵੀ ਪੈਣਾ ਹੈ ਤੇਰੇ ਕੋਲ ਸਹੀ ਅੱਜ ਤੇਰੇ ਕੋਲ ਪੈ ਜਾਂਦੇ ਹਾਂ ਮੈਂ ਉਸ ਮੁੰਡੇ ਦੇ ਘਰ ਚਲਾ ਗਿਆ।

ਕੇਂਦਰੀ ਗ੍ਰਹਿ ਮੰਤਰੀ ਚਤੁਰਬੇਦੀ ਤੱਥਾਂ ਦੀ ਜਾਣਕਾਰੀ ਲਈ ਛੇਤੀ ਨਾਲ ਪਟਿਆਲੇ ਨੂੰ ਭੇਜ ਪਏ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 ਜਿਹਨੇ ਲਗਪਗ ਅੱਠ ਸਿੰਘਾਂ ਨੂੰ ਗੋਲੀ ਮਾਰ ਦਿੱਤੀ ਅੱਠ ਸਿੰਘਾਂ ਨੂੰ ਗੋਲੀ ਹੋ ਕੇ ਭਾਈਚਾਰਾ ਸਿੰਘ ਸਹਿਬ ਚਲਾਣ ਪੇਸ਼ ਲੋਕਾਂ ਕੋਲ ਗਏ

ਸਮਾਗਮ ਦੌਰਾਨ ਕੀਤੀਆਂ ਕੁਰਬਾਨੀਆਂ ਦੇ ਬਦਲੇ ਬਹਾਦਰ ਸ਼ਾਹ ਨੂੰ ਕੀਤਾ ਸੀ ਉਸ ਤੋਂ ਬਾਅਦ ਇਹ ਗੱਲਾਂ ਚੱਲਦੀਆਂ ਰਹੀਆਂ ਅਸੀਂ ਗੱਲਾਂ ਸੁਣਦੇ ਰਹੇ ਫਿਰ ਇੱਕ ਕੋਈ ਸਿਆਣਾ ਹੋਰ ਗੱਲ ਕਰਨ ਲੱਗ ਪਿਆ ਕਹਿੰਦਾ ਭਾਈ ਇਹ ਤਾਂ ਚੱਲਦਾ ਰਹਿੰਦਾ ਹੈ, ਆਪਾਂ ਆਪਸ ਦੇ ਵਿੱਚ ਵਿਗਾੜ ਨਹੀਂ ਪਾਉਣਾ ਪਿੰਡ ਦੀ ਬਣੀ ਰਹਿਣੀ ਚਾਹੀਦੀ ਹੈ ਲੈ ਭੈਣੇ ਤੂੰ ਧਿਆਨ ਨਾਲ ਸੁਣ ਆਹ ਜਿਹੜੀ ਚੋਲ ਮਚੋਲ ਖਾਣੀਆਂ ਜਾਤਾਂ ਆਹ ਬਾਹਾਂ ਚੋੜੀਆਂ ਕਰ ਕਰਕੇ ਲੋਕਾਂ ਦੀਆਂ ਧੀਆਂ ਨਾਲ ਗੱਲਾਂ ਕਰਦੇ ਹੈ ਆਹ ਜਿੰਨਾਂ ਨੂੰ ਮਾਣ ਹੁੰਦਾ ਸੀ ਮੁੰਡੇ ਹਾਂ ਜਾਂ ਸਾਡੇ ਨਾਲ ਕਿਸੇ ਕੁੜੀ ਦੀ ਗੱਲ ਜੁੜਦੀ ਹੈ ਬੇਇਜਤੀ ਤਾਂ ਅਸਲੀ ਕੁੜੀਆਂ ਵਾਲੀਆਂ ਵੀ ਹੁੰਦੀਆਂ ਹਨ ਉਹ ਸਾਲੇ ਭੁੱਲ ਜਾਂਦੇ ਆ ਜਦੋਂ ਉਹਨਾਂ ਦੀ ਖੁੱਦ ਦੀਆਂ ਕੁੜੀਆਂ ਰੋਲੇ

ਉਹਨਾਂ ਦੀ ਖੁੱਦ ਦੀ ਔਲਾਦ ਕਦੋਂ ਬਾਹਰ ਆ ਲੈ ਕੇ ਆਉਂਦੀ ਹੈ ਕਦੋਂ ਚੌਂਕੀ ਵਿੱਚ ਕੌਣ ਕੌਣ ਛੁਡਵਾਉਂਦਾ ਹੈ ਪਤਾ ਹੀ ਨੀ ਲੱਗਦਾ ਬਸ ਲੋਕ ਕਈ ਗੱਲਾਂ ਖੂਬ ਹੱਸ ਕੇ ਦੱਸਣ ਲੱਗ ਪੈਂਦੇ ਹਨ ਖ਼ੁਸ਼ੀ ਮਹਿਸੂਸ ਕਰਦੇ ਹਨ ਕਿਉਂਕਿ ਉਹ ਭੁੱਲ ਜਾਂਦੇ ਹਨ ਰੱਬ ਨੇ ਦੋ ਹੱਥ ਦਿੱਤੇ ਹਨ ਇੱਕ ਨਾਲ ਦੂਜੇ ਨਾਲ ਭਾਵੇਂ ਬਾਕੀ ਝੱਗਾ ਚੁੱਕਿਆ ਜਾਵੇ ਆਪਣਾ ਢਿੱਡ ਹੀ ਨੰਗਾ ਹੁੰਦਾ ਹੈ ਆਹ ਸੱਚ ਵੀਰੇ ਇਹ ਪਿੰਡ ਵਾਲੇ ਆਪਣੇ ਪਿੰਡ ਬਾਰੇ ਕੋਈ ਮਾੜਾ ਮੋਟਾ ਜਾਂ ਬੁਰਾ ਕਹਿ ਕੇ ਲਿਖਦੇ ਰਹਿੰਦੇ ਹਨ ਇਹ ਅੱਗ ਭਬੂਲਾ ਹੋ ਜਾਂਦੇ ਹਨ ਜਿਵੇਂ ਪਾਕਿਸਤਾਨ ਤੇ attack ਕਰ ਦਿੱਤਾ ਹੋਵੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹਨਾਂ ਦੀ ਬੇ~ ਬਾਕੀ ਕੰਮਾਂ ਵਿੱਚ ਕਿਉਂ ਨਹੀਂ ਹੁੰਦੀ ਇਹ ਕੁੜੀਆਂ ਤੋਂ ਭਾਵੇ ਅ~ ਅਚਲ ਬਚਲ ਮਾਰਦੀਆਂ ਜਾਂਦੀਆਂ ਹਨ ਪਰ ਤੂੰ ਜ਼ਿਆਦਾ ਨੀ ਸਿਆਣੀ ਸਾਰੇ ਪਿੰਡ ਨਾਲੋਂ ਇਵੇਂ ਆਹ ਢੁੱਡ ਮੁੱਠ ਕਰਦੀ ਰਹਿੰਦੀ ਹੈ ਚਲੋ ਕੋਈ ਗੱਲ ਨੀ ਪਿੰਡ ਦਾ ਮੁੰਡਾ, ਪਿੰਡ ਦੀ ਕੁੜੀ ਭਜਾ ਕੇ ਲੈ ਜਾਂਦਾ ਹੈ ਪਿੰਡ ਦੇ ਮੁੰਡੇ ਵੀ school ਦੀਆਂ ਕੁੜੀਆਂ ਨਾਲ ਗੱਲਾਂ ਕਰਦੇ ਹਨ ਮੋਟਰ ਸਾਇਕਲ ਤੇ ਬੈਠ,